ਅਗਰ ਤੁਸੀਂ forty eight hours ਦੇ ਅੰਦਰ ਉਹ

twenty four hours ਦੇ ਅੰਦਰ ਅੰਦਰ ਠੀਕ ਹੈ mam ਮੈਂ ਨਾ

ਯਾ ਮੈਂ

ਦਾ ਓਰ forty eight ਮਤਲਬ ਦੋ ਦਿਨ ਤੇ ਫਿਨਿਸ਼ ਹੋ ਹੀ ਜਾਣਗੇ ਨਾ mam

ਇਸ ਤੋਂ forty eight hours ਦਾ time ਹੈਗਾ ਉਸ ਨੂੰ recharge ਕਰਵਾਉਣ ਦਾ ਨਹੀ mam ਇੱਕ ਵਾਰੀ ਕੱਲ ਦੁਬਾਰਾ call ਕਰ ਲਵਾਂਗੀ

ਠੀਕ ਹੈ mam ਮੈਂ ਨਾ ਅੱਜ ਸੋਚ ਲੈਣੀ ਹੈਂ ਕੀ ਮੇਰਾ ਕਿੰਨਾ GB ਮੈਨੂੰ ਤੁਸੀਂ ਚੀਜ਼ ਵਾਸਤੇ ਹੋਰ ਚਾਹੀਦਾ ਕਿ ਨਹੀ

ਮੇਰੇ GB ਦਾ ਮੇਰੇ ਬੱਚੇ ਹੋਰ ਕੋਈ ਕੰਮ ਕਰ ਰਹੇ ਨੇ ਤੇ ਮੈਂ ਤੁਹਾਨੂੰ ਨਾ ਕੱਲ ਦੱਸ ਸਕਦੀ ਹਾਂ ਤੁਸੀਂ ਕੱਲ ਮੈਨੂੰ ਇਸੀ time ਤੇ call ਕਰਨਾ

ah ਆਪਣੇ plan ਦਾ ਲੈਣਾ ਹੈ ਕਿ ਨਹੀ ਲੈਣਾ ਹੈ ਦੱਸ ਦਵਾਂਗੀ ਠੀਕ ਹੈ mam ਮੈਂ ਤੁਹਾਨੂੰ ਕੱਲ ਫ਼ੇਰ ਕਿਆ ਇਸੀ time ਤੇ call ਕਰ ਸਕਦੀ ਹਾਂ mam ah ਹਾਂਜੀ mam ਮੈਂ ਇਸ time ਤੇ ਬਿਲਕੁਲ free ਹੁਣੀ ਹਾਂ

ਮੈਂ ਆਪਣੇ ਹੁਸ੍ਬੰਦ ਨਾਲ ਵੀ ਗੱਲ ਕਰ ਲਵਾਂਗੀ

ਠੀਕ ਹੈ mam ਮੈਂ ਤੁਹਾਨੂੰ ਕੱਲ ਫ਼ੇਰ ਇਸੀ time ਤੇ call ਕਰਨੀ ਹੈ ਮੇਰਾ ਨਾਮ ਇਕਬਾਲ ਕੌਰ ਹੈ

ਗੱਲ ਕਰਨ ਵਾਸਤੇ ਤੁਹਾਡਾ thank you mam thank you mam thank you

ਹਾਂਜੀ mam mam ਮੇਰਾ ਨਾਮ ਰਵਿੰਦਰ ਕੌਰ ਹੈ ਤੇ ਮੈਂ ਤੁਹਾਡਾ ਅਹ company ਦਾ ਹੀ connection use ਕ਼ਰ ਰਹੀ ਆ Airtel ਦਾ ਤਾਂ mam ਮੇਰੀ query ਇਹ ਹੈ ਕੀ ਮੇਰੇ phone ਦਾ bill ਬਹੁਤ ਜਿਆਦਾ ਆ ਗਿਆ ਹੈ actually mam ਮੈਂ family plan use ਕ਼ਰ ਰਹੀ ਹਾਂ ਜਿhਦੇ ਅੰਦਰ ਮੇਰੇ ਚਾਰ phone ਚੱਲ ਰਹੇ ਆ ਅਹ or mam ਜੋ ਮੇਰਾ expected monthly bill ਆਂਦਾ mam ਉਹ two thousand ਦੇ near about ਆਂਦਾ ਸੀ last four five month ਤੋਂ ਕਿਉਂਕਿ ਮੈਂਨੂੰ ਸਿਰਫ ਅਹ ਚਾਰ ਪੰਜ ਮਹੀਨੇ ਹੀ ਹੋਏ ਆ ਕੀ ਮੈਂ ਆਪਣਾ ਇਹ plan shift ਕੀਤਾ family plan ਅਹ but mam ਜੋ ਮੇਰਾ ਇਸ month ਜੋ ਮੇਰਾ currently bill ਆਇਆ mam ਇਹ ਮੇਰਾ more than four thousand bill ਆਇਆ mam ਜਦੋਂ ਮੇਰਾ bill ਦੇਖਿਆ ਤਾਂ i was shocked ਮੈਂ ਤੇ ਬਹੁਤ shock ਹੋ ਗਈ ਕੀ ਜੋ ਮੇਰਾ bill ਦੋ ਹਜ਼ਾਰ ਤੱਕ ਆ ਰਿਹਾ ਸੀ ਇੰਨਾ ਜਿਆਦਾ ਕਿਵੇਂ ਆ ਗਿਆ ਠੀਕ ਏ ਨਾ mam so please mam please check ਕ਼ਰ ਕੇ ਮੈਂਨੂ ਜ਼ਰਾ ਦੱਸੋ ਇਹ ਗਲਤੀ ਕਿੱਥੇ ਹੋਈ ਏ ਅਹ mam ਇਸ ਚੀਜ਼ ਵਾਸਤੇ ਪਹਿਲਾਂ ਤਾਂ ਮੈਂ ਮੁਆਫ਼ੀ ਮੰਗਦੀ ਆ ਕੀ ਸਾਡੇ ਵੱਲੋਂ ਤੁਹਾਨੂੰ inconvenient ਹੋਈ ਏ ਤਕਲੀਫ਼ ਹੋਈ ਏ ਕੀ bill ਇਤਨਾ ਆਇਆ but mam ਮੈਂ ਪਹਿਲੇ check ਕ਼ਰ ਲਾ ਕੀ ਇਹ ਤੁਹਾਡਾ uses ਦਾ bill ਹੈ ਜਾਂ ਫ਼ਿਰ ਕੁੱਝ ਸਾਡੇ ਵੱਲੋ ਕੁੱਝ ਗਲਤੀ ਹੋਈ ਏ ਤੇ mam ਮੈਂਨੂੰ ਤੁਸੀਂ ਅਗਰ ਆਪਣਾ ਨੰਬਰ ਦਿਓ ਤੇ ਮੈਂ check ਕਰ ਸਕਾਂਗੀ mam ਹਾਂਜੀ mam ਇਹ ਨੰਬਰ ਲਿੱਖੋ mam ਅਹ

ਅਹ eight five seven one eight five seven one nine double one zero double two nine double one zero double two ਠੀਕ ਏ mam ਮੈਂ ਤੁਹਾਡਾ ਨੰਬਰ ਇੱਕ ਮਿੰਟ check ਕ਼ਰ ਰਹੀ ਆ bill ਖੋਲ ਰਹੀ ਆ mam ਮੈਂ ਤੁਹਾਡਾ bill ਖੋਲਿਆ ਤੁਸੀਂ ਕਿਤਨਾ ਦੱਸ ਰਹੇ ਹੋ ਕੀ ਕਿਤਨਾ ਤੁਹਾਡਾ bill ਆਇਆ mam

ਹੁਣ ਮੇਰਾ above four thousand ਜਾ ਚੁੱਕਿਆ mam ਅਹ mam ਕਿਉਂਕਿ ਤੁਹਾਡਾ bill ਜਿਹੜਾ ਇੱਥੇ ਦਿਖਾ ਰਿਹਾ show ਕ਼ਰ ਰਿਹਾ ਉਹ ਦੋ ਹਜ਼ਾਰ ਰੁਪਇਆ ਹੀ show ਕ਼ਰ ਰਿਹਾ ਤੇ ਜੋ ਤੁਹਾਡੇ ਕੋਲ bill ਆਇਆ ਹੈ mam

ਉਹ i think ah mam ਮੈਂ ਇੱਕ ਚੀਜ਼ ਪੁੱਛਣਾ ਚਾਵਾਂਗੀ ਕੀ ਤੁਸੀਂ ਪਿੱਛਲੇ month ਦਾ ਜਿਹੜਾ bill ਹੈ on time pay ਕੀਤਾ ਸੀ ਜਾਂ due date ਤੋਂ ਕਾਫੀ ਦੇਰ ਬਾਅਦ pay ਕੀਤਾ ਸੀ ਅਹ mam ਮੈਂਨੂੰ ਜਿਵੇਂ ਲੱਗਦਾ ਕੀ ਉਹ ਮੇਰਾ due date ਨਿਕਲ ਚੁੱਕੀ ਸੀ ਜਦੋਂ ਮੈਂ pay ਕੀਤਾ ਸੀ

date ਮੇਰੀ ਨਿਕਲ ਚੁੱਕੀ ਸੀ ਤੇ ਮੈਂ due date ਤੋਂ ਬਾਅਦ pay ਕੀਤਾ ਸੀ ਕਿਉਂਕਿ mam ਕਿਆ ਹੁੰਦਾ ਕੀ ਤੁਹਾਡਾ ਜੋ bill ਹੈ ਨਾ ਉਹਨਾ ਦੀ billing cycle ਜੋ ਹੈ ਵੋਹ fifteen ਹੈਗੀ ਏ

ਕਿਉਂਕਿ family plan ਤੁਸੀਂ ਲੀਤਾ ਸੀ ਸਭ ਦਾ ਅਹ ਇਕੱਠਾ ਹੀ bill ਬਣਦਾ ਹੈ

ਪੰਦਰਾਂ ਤਾਰੀਕ ਤੋਂ ਤੁਹਾਡੀ billing cycle ਏ or ਜੋ ਤੁਸੀਂ payment ਕੀਤੀ ਏ ਨਾ mam ਉਹ ਤੁਸੀਂ next bill generate ਹੋਣ ਤੋਂ ਕੁੱਝ ਘੰਟੇ ਪਹਿਲੇ ਹੀ pay ਕੀਤੀ ਏ

or ਤੁਸੀਂ fourteenth ਨੂੰ ਮਤਲਬ ਜੋ bill ਤੁਹਾਡੇ ਕੋਲ ਆਇਆ ਹੈ ਉਹ ਆਇਆ ਹੈ fifteen ਜੁਲਾਈ ਦਾ ਨਾ fifteen ਜੂਨ to fifteen ਜੁਲਾਈ ਦਾ ਤੇ ਜੋ ਤੁਸੀਂ payment ਕੀਤੀ ਹੈ mam ਉਹ fourteen ਜੂਨ ਨੂੰ ਤੁਸੀਂ payment ਕੀਤੀ ਏ

or ਉਹ ਵੀ ਤੁਸੀਂ online pay ਕੀਤੀ ਹੋਏਗੀ or ਉਹ payment ਜੋ ਹੈ ਤੁਸੀਂ ਰਾਤੀ ਬਾਰਾਂ ਵਜੇ ਦੇ ਕਰੀਬ pay ਕੀਤੀ ਏ ਹਾਂਜੀ mam ਐਵੇਂ ਕੁੱਝ ਸ਼ਾਇਦ ਸੀ

ਠੀਕ ਏ ਕਿਉਂਕਿ ਉਹ ਜੋ ਤੁਸੀਂ payment ਕੀਤੀ ਸੀ ਉਸ ਨੂੰ update ਹੋਣੀ at least ਥੋੜਾ ਜਾ time ਲੱਗਦਾ in between ਤੁਹਾਡਾ bill ਜੋ ਹੈ ਉਹ ਜੋ ਹੈ ਪੰਦਰਾਂ ਤਾਰੀਕ ਮਤਲਬ ਚੋਦਾਂ ਤਾਰੀਕ ਰਾਤੀ ਬਾਰਾਂ ਵਜੇ ਉਹ bill generate ਹੋ ਗਿਆ ਉਹਦੇ ਵਿੱਚ ਤੁਹਾਡਾ ਪਿੱਛਲੀ ਜਿਹੜੀ payment ਸੀ ਉਹ due ਦਿਖਾ ਰਹੀ ਹੋਏਗੀ

ਉਸ first page ਉੱਤੇ ਨਾ ਅਹ ਸਭ ਤੋਂ ਉੱਪਰ customer ਦਾ ਨਾਮ ਲਿਖਿਆ ਹੋਏਗਾ ਜਿਸ ਦੇ ਨਾਮ ਤੇ ਪੂਰਾ family pack plan ਹੈਗਾ ਤੇ ਉਹਦੇ ਬਾਅਦ mam ਥੱਲੇ ਉਸ ਦੇ ਥੱਲੇ ਇੱਕ just ਛੋਟਾ ਜਿਹਾ ਇੱਕ hint ਹੁੰਦਾ ਹੈ payment ਦਾ

ਉਹਦੇ ਵਿੱਚ ਜੋ first option ਆਂਦਾ ਹੈ a a ਵਿੱਚ mam ਤੁਹਾਡੀ ਹੁੰਦੀ ਹੈ last month ਦੀ bill payment

ਉਸ ਦੇ ਬਾਅਦ third option ਆਂਦਾ ਹੈ ਕੀ ਤੁਹਾਡਾ ਜੋ bill ਸੀ ਉਹ ਤੁਸੀਂ pay ਕਰ ਦਿੱਤਾ ਤੇ balance ਕਿਤਨਾ ਹੈ

ਠੀਕ ਏ mam or ਉਸ ਦਾ ਜਿਹੜਾ forth option ਆਂਦਾ ਉਹ ਆਂਦਾ ਤੁਹਾਡਾ latest ਜਿਹੜਾ bill ਹੈ ਬਣਿਆ ਹੈ

ਕਿਤਨਾ ਹੈ ਤੇ ਸਭ ਤੋਂ last option ਜਿਹੜਾ ਆਂਦਾ ਹੈ ਉਹ option ਆਂਦਾ ਹੈ ਕੀ total ਬਿਲ ਕਿਤਨਾ ਹੈ spose ਕਈ ਵਾਰ ਜਿਵੇਂ ਹੁਣ ਤੁਸੀਂ last month ਦਾ bill ਤੁਹਾਡਾ ਸੀ mam two thousand rupees

ਤੇ third option ਵਿੱਚ ਵੀ ਤੁਹਾਡਾ two thousand rupees ਹੀ ਦਿਖਾ ਰਿਹਾ ਹੈ ਜੋ ਕੀ ਤੁਹਾਡਾ ਪਿੱਛਲਾ bill ਸੀ ਠੀਕ ਏ ਕਿਉਂਕਿ a plus b

sorry a minus b or ਤੁਸੀਂ b ਵਿੱਚ ਮਤਲਬ second option ਵਿੱਚ bill pay ਨਹੀਂ ਕੀਤਾ ਤੇ ਉਹ zero ਹੈ ਤੇ ਜੋ ਤੁਹਾਡਾ ਦੋ ਹਜ਼ਾਰ ਦਾ bill ਸੀ ਉਹਦੇ ਚੋ ਅਗਰ zero less ਹੋਏਗਾ ਤਾਂ ਦੋ ਹਜ਼ਾਰ ਹੀ ਬਚੇਗਾ

third option ਜਿਹੜਾ forth option ਏ forth option ਈ ਤੁਹਾਡਾ current bill ਦਿਖਾ ਰਿਹਾ ਜੋ ਕੀ ਦੋ ਹਜ਼ਾਰ ਰੁਪਏ ਹੈ

third option plus forth option add ਹੋਕੇ ਤੁਹਾਡਾ total bill ਦਿਖਾ ਰਿਹਾ ਹੈ ਜੋ ਸਾਡਾ

ਹਜ਼ਾਰ ਦਿਖਾ ਰਿਹਾ mam ਠੀਕ ਏ mam

ਹੁਣ ਤੁਸੀਂ ਆਪਣੇ bill ਦੇ ਥੱਲੇ ਆ ਜੋ ਜਿਹਦੇ ਉੱਤੇ ਲਿਖਿਆ ਹੈ ਕੀ plan ਕਿਹੜੇ ਵਾਲੇ ਨੰਬਰ ਤੇ ਕਿੰਨਾ ਹੈ

correct mam ਹੁਣ ਤੁਸੀਂ check ਕਰੋਗੇ ਨਾ ਜਿਹੜਾ first ਤੁਹਾਡਾ plan ਹੈਗਾ ਉਹਦੇ ਥੱਲੇ ਸਭ ਤੋਂ ਪਹਿਲੇ ਥੱਲੇ total bill ਲਿਖਿਆ ਹੋਏਗਾ

ਅਹ or ਉਸ ਦੇ ਬਾਅਦ second ਨੰਬਰ ਨੂੰ ਉਸ ਦੇ ਬਾਅਦ third ਨੰਬਰ ਨੂੰ ਉਸ ਦੇ ਬਾਅਦ ਫ਼ਿਰ forth ਨੰਬਰ ਨੂੰ ਅਗਰ ਤੁਸੀਂ ਇਹ ਚਾਰੋ ਨੰਬਰ ਦੇ total bill ਜਿਹੜੇ ਹੈਗੇ ਨੇ ਉਹਨੂੰ calculate ਕਰੋਗੇ ਤੇ ਤੁਹਾਡਾ two thousand rupees ਹੋਏਗਾ mam

ਹਾਂ mam ਮੈਨੂੰ ਜ਼ਰਾ ਦੋ ਮਿੰਟ ਦਿਉ ਮੈਂ check

ਹਾਂ ਠੀਕ ਏ mam ਤੁਸੀਂ ਗੱਲ ਕ਼ਰ ਰਹੇ ਓ ਉਹ mam ਸਭ ਕੁੱਝ add ਕਰਕੇ two thousand rupees ਈ ਆ ਰਿਹਾ ਏ ਨਾ mam

ਹਾਂ ਤੇ ਉਸ ਦੇ accordingly mam ਤੁਹਾਡਾ ਜਿਹੜਾ bill ਹੈ ਉਹ ਦੋ ਹਜ਼ਾਰ ਰੁਪਇਆ ਹੀ ਹੈ ਤੁਹਾਡਾ bill extra ਨਹੀਂ ਹੋਇਆ but ਤੁਸੀਂ ਜਿਹੜਾ ਪਿੱਛਲਾ bill ਹੈ ਉਹ ਤੁਸੀਂ late deposit ਕੀਤਾ ਹੈ late deposit ਹੋਣ ਦੇ ਕਾਰਣ ਤੁਹਾਡੀ ਇਸ bill ਦੇ ਵਿੱਚ ਉਹ reflect ਨਹੀਂ ਹੋਇਆ ਕੀ ਤੁਸੀਂ pay ਕਰਤਾ

ਠੀਕ ਏ mam but ਉਹ ਮੇਰੇ ਇਸ system ਚ ਦਿਖਾ ਰਿਹਾ ਕੀ ਤੁਹਾਡਾ ਜਿਹੜਾ current bill ਹੈ ਉਹ two thousand rupees ਏ ਮੈਡਮ ਇਹ bill ਤੁਹਾਨੂੰ ਬਕਾਇਦਾ E MAIL ਤੇ ਆਇਆ ਹੋਏਗਾ ਨਾ fifteen

mam ਮੇਰੀ ਇੱਕ ਹੋਰ query ਸੀ like ਤੁਹਾਨੂੰ ਜਿਵੇਂ ਦੱਸਿਆ ਮੈਂ ਇਹ ਮੇਰਾ family plan ਹੈ ਤੇ ਮੇਰੇ

ਤੇ ਮੈਂ ਨਾ ਅਹ like ਮੈਂ ਹਾਂ ਮੇਰੇ husband ਏ ਮੇਰਾ ਬੇਟਾ ਹੈ and ਮੇਰੇ father in law use ਕਰਦੇ ਏ phone ਇਹ ਵਾਲਾ

ਕਿਆ ਮੈਂਨੂੰ ਕਿਆ ਇਹਦੀ personal detail ਮਿਲ ਸਕਦੀ ਏ like ਵੀ ਕਿਸ ਨੰਬਰ ਤੇ ਕਿੰਨਾ NET use ਹੋਇਆ ਹੈ ਕਿਸ ਨੰਬਰ ਤੇ

ਕੀ ਤੁਸੀਂ ਕਿਤਨਾ internet ਚਾਹੀਏ ਤੇ ਕਿਤਨਾ use ਕੀਤਾ basically ਇੱਥੇ ਲਿਖਿਆ ਹੋਇਆ ਸਭ ਕੁੱਝ ਲਿਖਿਆ ਕੀ ਤੁਹਾਡੀ calling ਤੁਸੀਂ ਇਤਨੇ second ਇਤਨੇ minutes use ਕੀਤੀ ਏ ਠੀਕ ਏ mam but ਅਗਰ ਤੁਸੀਂ proper ਪੂਰੀ detail ਚਾਹੰਦੇ ਹੋ ਜਿਹਨੂੰ ਕੀ ਮਤਲਬ ਕਿਹੜੇ ਕਿਹੜੇ ਨੰਬਰ ਤੇ ਕਿਤਨੀ ਕਿਤਨੀ ਦੇਰ ਗੱਲ ਹੋਈ ਏ

ਕਿਸ ਦਿਨ ਕਿਤਨਾ NET use ਹੋਇਆ ਵੇ NET ਕਿਸ purpose ਦੇ ਉੱਤੇ use ਹੋਇਆ ਉਹਦੇ ਵਾਸਤੇ mam ਤੁਹਾਨੂੰ ਨਾ request ਪਾਣੀ ਪਏਗੀ

ਉਸ request ਉੱਤੇ ਮਤਲਬ ਤੁਸੀਂ ਸਾਨੂੰ ਹੀ ਕਹੋਗੇ request ਅਸੀਂ ਪਾਵਾਂਗੇ ਉਸ request ਉੱਤੇ ਤੁਹਾਨੂੰ ਜਿਹੜੀ ਤੁਹਾਡੀ detail ਹੈ with in seven days ਤੁਹਾਡੇ mail address ਤੇ ਆ ਜਾਏਗੀ

ਲੈ ਸਕਦੇ ਓ detail ਉਹਦੇ ਚ mam ਤੁਹਾਨੂੰ particular ਹਰ ਇੱਕ ਨੰਬਰ ਦੇ ਬਾਰੇ ਚ ਪਤਾ ਲੱਗੇ ਗਾ ਕੀ ਕਿਸ phone ਨੰਬਰ ਤੋਂ ਕਿਸ ਨੰਬਰ ਤੇ call ਹੋਈ ਕਿਤਨੀ ਦੇਰ call ਹੋਈ ਏ

ਵਜੇ ਹੋਈ ਏ or NET ਦੀ ਅਗਰ ਤੁਸੀਂ ਚਾਹੁੰਦੇ ਓ ਤੇ NET ਦੀ ਵੀ ਤੁਹਾਨੂੰ ਪੂਰੀ detail ਮਿਲੇਗੀ ਕੀ ਕਿੱਥੇ ਕਿੱਥੇ NET use ਹੋਇਆ